ਇਹਦਾ ਤਾਂ ਮੇਰੇ ਹਿਸਾਬ ਨਾਲ ਕੋਈ ਫਰਕ ਹੈਗਾ ਟਰੱਕ ਤਾਂ ਤਕਰੀਬਨ diesel ਤੇ ਸਾਰੇ ਗੱਡੀ ਜਿਹੜੀ ਹੈਗੀ

ਜਿੰਨੇ ਵੀ ਆ ਛੋਟੇ ਹਾਥੀ ਤੋਂ ਲੈਕੇ ਬੜੇ ਤੱਕ diesel ਤੇ ਈ ਨੇ ਸਾਰੇ

ਦੇਖਲੋ time ਦਾ ਕਿੰਨਾ ਫਰਕ ਪੈ ਗਿਆ

ਆਪਣੇ ਦੇਖਦੇ ਦੇਖਦੇ ਕਿੰਨੀ technology ਅੱਗੇ ਹੋਗੀ

ਦੇਖਲੋ ਤੁਰ ਕੇ ਅੱਗੇ ਤੁਰ ਕੇ ਸਮਾਨ ਢੋਂਦੇ ਸੀਗੇ

ਫ਼ੇਰ ਰੇੜੇ ਆਏ ਗੱਡੇ ਆਏ ਜੋ ਸੁਣਦੇ ਹਾਂ

ਸਾਇਕਲ ਆਏ ਸਾਇਕਲ ਤੇ ਦੇਖਲੋ

ਅੱਗੇ ਸਫਰ ਕਰਦੇ ਤੇ ਸਾਇਕਲ ਤੇ ਸਾਰੀ family ਸਾਇਕਲ ਤੇ ਜਾਂਦੀ ਸੀਗੀ ਜਿਵੇਂ ਅੱਜ ਕਾਰ ਤੇ ਜਾਂਦੀ ਆ

ਹਮ ਬੱਸਾਂ ਹੋਗੀਆਂ ਹੋਲੀ ਹੋਲੀ ਏ ਹੋਣਾ ਹੋਲੀ ਹੋਲੀ ਬੱਸ ਸ੍ਕੂਟਰ ਮੋਟਰ ਸਾਇਕਲ

ਇਸ ਤਰ੍ਹਾਂ ਏ ਵੱਧੀ ਜਾਂਦਾ

ਠੀਕ ਹੈ ਆਪਣੇ ਕਿਹੜੀ ਰੱਖੀ ਆ ਗੱਡੀ ਆਪਣੇ ਜੀ ਆਪਣੇ ਤਾਂ alto ਆ ਜੀ

ਤੇ ਹੁਣ ਜਿਹੜਾ ਇੱਕ ਨਵਾਂ ਜਾ rule ਹੋਗਿਆ

ਸਾਲ ਪੁਰਾਣੀ ਹੈ ਜਿਵੇਂ ਦਿੱਲੀ ਚ ਦਸ ਸਾਲ ਪੁਰਾਣੀ ਗੱਡੀ ਨੀ ਚੱਲਣੀ ਹੁਣ ਇਹ rule ਬਨਾਤਾ ਇਹਨਾ ਨੇ ਉਹ ਤਾਂ ਦਿੱਲੀ government ਦਾ ਹੈ ਨਾ

ਦਿੱਲੀ government ਨੇ ਕਰਿਆ ਨਾ pollution ਕਰਕੇ ਕਰਿਆ ਜੀ ਉਹ ਇਹਨਾ ਨੇ ਮਤਲਬ ਕਹਿੰਦੇ ਦਸ ਸਾਲ ਬਾਅਦ pollution ਜਿਆਦਾ ਕਰਦੀ ਹੈ ਗੱਡੀ pollution ਤਾਂ ਜਿਆਦਾ ਜਾਂ ਕਹੋ ਹੋਣਾ ਮਤਲਬ ਕੇ ਇਹਨੂੰ change ਕਰ ਦਿੱਤਾ ਜਾਵੇ

ਹਾਂ ਬੱਸ ਕਿਸ਼ਤਾਂ ਉਤਾਰੀਆਂ ਗੱਡੀ ਵੇਚਤੀ

ਹੁਣ ਚੰਡੀਗੜ੍ਹ ਤਾਂ ਕਹਿੰਦੇ ਹੋਰ rule ਕਰਤਾ ਵੀ ਉੱਥੇ ਜਿਹੜੇ two wheeler ਹੈ petrol ਹੈ ਉਹ ਚੱਲਣੇ ਨੀ ਹੈ ਅੱਛਿਆ ਜੀ ਉੱਥੇ ਚੱਲਣੇ ਆ battery ਆਲੇ electronic ਉਹ ਉਹ ਉਹ ਤਾਂ ਹਜੇ ਹੋਣਾ ਹੋਊਗਾ ਹਜੇ ਤਾਂ ਨੀ ਹੋਏ ਮੈਨੂੰ ਲੱਗਦਾ

ਮਤਲਬ ਜਿਹੜੇ ਨਵੀਂ ਗੱਡੀਆਂ registration ਨੀ ਨਾ ਹੋਣਾ RC ਨੀ ਬਣਨੀ petrol ਆਲਿਆਂ ਦੀ ਅੱਛਿਆ ਨਹੀਂ ਹੁਣ ਜਿਵੇਂ ਮੰਨਲੋ ਆਪਣੇ ਕੋਲ ਏ ਆਪਾਂ ਨੂੰ ਤਾਂ ਕੋਈ ਉਹ ਨਹੀਂ ਹੈ ਨਹੀਂ ਆਪਾਂ ਨੂੰ ਹੋ ਸਕਦਾ ਪੰਜਾਬ ਚ ਹਲੇ ਬੰਦ ਨੀ ਨਾ ਹੋਇਆ

ਵੀ ਹੁਣ ਇਹਦੇ control ਕੀਤਾ ਜਾਵੇ ਉਹ ਗੱਲ ਤਾਂ ਸਹੀ ਹੈ ਦੱਸਾਂ ਕੀ ਹੈ ਆਪਾਂ ਲੋਕ ਵੀ ਥੋੜਾ ਜਾ ਅਣਗਹਿਲੀ ਕਰ ਦਿੰਨੇ ਆ

ਪਹਿਲਾਂ ਹੀ ਉਹ ਜਿਵੇਂ time ਤੇ service ਜਾਂ time ਤੇ ਉਹ ਕੁੱਛ ਕਰ ਲੈਣਾ ਚਾਹੀਦਾ ਜਾਂ ਜੇ ਥੋੜੀ ਜੀ problem ਆਉਂਦੀ ਹੈ ਨਹੀਂ ਤਾਂਹੀ ਓ ਤਾਂ ਤੇ ਫਿਰ ਚੱਕ ਕੇ ਫਿਰੀ ਜਾਂਦੇ ਹਾਂ ਧੁਆਂ ਮਾਰੀ ਜਾਂਦੀ ਹੈ ਗੱਡੀ ਹੋਰ ਹੋਈ ਜਾਂਦਾ

ਇੱਕ ਹੋਰ ਦੇਖੋ ਜਿਹੜੇ pollution ਕਰਦੇ ਆ ਜਾਂ pollution ਦਾ ਨਿੱਕਲ ਦਾ ਨਾ form ਭਰਦੇ ਏ ਉਹ ਇੱਦਾਂ ਹੀ ਬਣਾਈ ਜਾਂਦੇ ਆ ਨਾ ਲਾ ਕੇ check ਕਰਦੇ ਆ ਵੀ ਗੱਡੀ ਕਿੰਨਾ ਧੁਆਂ ਮਾਰਦੀ ਹੈ ਕਿੰਨਾ ਨਹੀਂ

ਉਹ ਵੀ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ number ਲਿੱਖਵਾ ਦਿੰਨੇ ਏ

ਉਹਨਾ ਨੂੰ ਵੀ check ਕਰਨਾ ਚਾਹੀਦਾ

ਇੱਡੀ ਮਹਿੰਗੀ ਮਸ਼ੀਨ ਰੱਖੀ ਏ ਉਹਦਾ ਫਾਇਦਾ ਕੀ

ਜਿਹੜੀ ਹੁਣ ਬੜੀਆਂ ਗੱਡੀਆਂ

ਉਹ ਦੇਖਲੋ ਸ਼ਾਮ ਨੂੰ ਮਤਲਬ ਸਵਰੇ ਨੋ ਵਜੇ ਤੋਂ ਬਾਅਦ

ਛੇ ਵਜੇ ਤੋਂ ਬਾਅਦ ਮਤਲਬ ਕੀ ਚੱਲਣਗੀਆਂ

ਜਾਂ ਨੋ ਵਜੇ ਤੋਂ ਪਹਿਲਾਂ ਪਹਿਲਾਂ ਆਉ ਅੱਛਿਆ ਜੀ

ਆਪਣਾ ਰਾਤ ਨੂੰ ਚੱਲੀ ਜਾਂਦੀ ਆ ਕੋਈ accident ਨੀ ਕੁੱਛ ਹੋਰ ਨੀ

ਹੁਣ ਆਪਾਂ ਦੇਖਦੇ ਨੀ ਹੁੰਦੇ ਬੀ ਮਤਲਬ road ਤੇ ਬੜੇ ਟਰੱਕ ਟਰੱਕ ਖੜੇ ਹੁੰਦੇ ਆ

ਫੇਰ ਉਹ ਵੀ ਵਧੀਆ ਜੀ rule

ਕਿਉਂਕਿ ਆਹ time ਨੋ ਵਜੇ ਤੋਂ ਲੈਕੇ ਛੇ ਵਜੇ ਤੱਕ ਤਾਂ ਜਿਹੜੇ ਕੰਮਾ ਕਾਰਾਂ ਆਲੇ business office ਆਲੇ ਆਲੇ ਉਹੀ ਆਈ ਜਾਈ ਜਾਂਦੇ ਆ

ਉਸ ਤੇ ਬਾਅਦ ਚ ਉਹ ਸਾਰੇ ਘਰ ਆ ਜਾਂਦੇ ਆ ਟਰੱਕ ਹ ਚੱਲ ਪੈਂਦੇ ਆ

ਇਹ ਤਾਂ ਗੱਲ ਸਹੀ ਹੈ ਤੁਹਾਡੀ

ਸੋਚ ਕੇ ਬਣਾਉਂਦੀ ਆ government

ਤੇ ਆਪਾਂ ਹੁਣ ਆਪਾਂ ਕਿਹੜਾ ਲਈਏ ਛੋਟਾ ਹਾਥੀ ਲੈ ਲਈਏ ਛੋਟਾ ਲੇਲੋ ਹਾਂ

ਸਮਾਨ ਤਾਂ ਆ ਜਾਂਦਾ ਨਾਲੇ local ਚੱਲ ਪੈਂਦਾ

ਉਹ ਛੋਟਾ ਤਾਂ ਦੱਸਾਂ

ਜਿਹੜੇ ਅੱਗਲੇ ਨੇ ਲੰਬਾ ਜਾਣਾ ਹੋਵੇ ਉਹ ਕਰਦਾ ਵੀ ਨੀ ਉਹ ਵੱਡੀ ਗੱਡੀ ਕਰਦਾ ਲੋਕ ਆਪਾਂ ਨੇ ਤਾਂ ਜਿਵੇਂ local ਜਾਣਾ ਭਾਵੇਂ ਪੰਜਾਬ ਚ ਹੀ ਮੰਨਲੋ

ਫੇਰ ਉਹਨੂੰ ਨਾ permit ਦੀ ਵੀ ਲੋੜ ਨੀ ਹੈਗੀ ਇੰਨੀ ਹਾਂ ਉਹਨੂੰ ਤਾਂ ਇੰਨੀ ਲੋੜ ਵੀ ਨੀ ਜਿੰਨੇ ਤਾਂ local ਈ ਆਪਣੇ ਸ਼ਹਿਰ ਸ਼ਹਿਰ ਚ ਘੁਮਾਉਣਾ ਤਾਂ ਇੱਦਾਂ ਹੀ ਚੱਲੀ ਜਾਂਦਾ ਉਹ ਹਾਂ ਜੀ ਹਾਂ ਸ਼ਹਿਰ ਚ ਕਿਆ ਇੱਥੇ ਆਪਣੇ ਪੰਜਾਬ ਚ ਚੱਲ ਪੈਂਦਾ

ਇਹ ਤਾਂ ਬਾਹਰ ਜਾਣਾ ਫ਼ੇਰ ਆ ਵੀ ਹਾਂ state ਬਦਲਣੀ ਆ ਹਾਂਜੀ ਜੇ state ਬਦਲਣੀ ਆ ਫ਼ੇਰ ਥੋੜਾ ਔਖਾ

ਬੜਾ ਫਰਕ ਪੈਗਿਆ ਜੀ ਅੱਗੇ ਹੁਣ ਤਾਂ ਨਾਲੋ ਅੱਗੇ ਟਰੱਕ ਹੁੰਦੇ ਤੇ ਚੋਤਏ ਮੁਹਰੇ ਨੂੰ ਇੰਜਣ ਹੁੰਦਾ ਤਾਂ ਦੇਖ ਲੋ ਉਹਨਾ ਦਾ ਮੁੰਹ ਜਾ

ਹਾਂਜੀ ਹਾਂ ਉਹ ਪਿੰਡ ਉਹ ਜਾਂਦੇ ਤੇ ਪਿੰਡਾਂ ਨੂੰ ਛੋਟੇ ਛੋਟੇ ਪਿੰਡਾਂ ਨੂੰ

ਤੇ ਦੇਖਲੋ ਉਹ ਦੂਜੇ ਆਗੇ auto

ਪਿੰਡਾਂ ਆਲੇ ਪਾਸੇ ਚੱਲਦੇ ਹੁੰਦੇ ਸੀ ਉਹ ਉਹ ਕੜੁਕੇ ਤਾਂ ਉੱਧਰ ਅੰਬਰਸਰ ਹੁਣ ਵੀ ਚੱਲਦੇ ਨੇ ਜੀ

ਹੁਣ ਤਾਂ ਮੈਨੂੰ ਯਾਦ ਨੀ ਪਤਾ ਨੀ ਵੀ ਚੱਲਦੇ ਪਰ ਅੱਜ ਤੋਂ ਅੱਠ ਨੋ ਸਾਲ ਪਹਿਲਾਂ ਦੇਖੇ ਆ ਚੱਲਦੇ ਉਹ

ਪਰ ਉਹ ਵੀ ਹੁਣ ਬੰਦ ਕਰਤੇ ਨਾ ਸਰਕਾਰ ਨੇ ਨਾ ਕੋਈ license ਨਾ ਲੈਣਾ ਦਾ ਦੇਣਾ ਕਾਪੀ ਵੀ ਨੀ ਹੁੰਦੀ ਤੀ ਉਹਦੀ ਉੱਦਾਂ ਤਾਂ ਕੁੱਛ ਵੀ ਨੀ ਉਹ ਤਾਂ ਕਿਆ ਜੀ ਇੱਕ ਰੇੜਾ ਬਣਾ ਕੇ ਮੁਹਰੇ ਸਾਲਾ ਇੰਜਣ ਰੱਖਿਆ ਹੁੰਦਾ ਬੱਸ